ਅਕਾਸ ਭਈਆ ਨੇ ਹੁਣ ਚੰਡੀਗੜ੍ਹ ਜਾਣਾ। ਨਾ ਹੁਣ ਇੱਥੇ ਹੀ ਪੱਕਾ ਹੁਣ ਨੀ ਜਾਣਾ ਉਹਨੇ ਚੰਡੀਗੜ੍ਹ। ਤੇ ਮੈਂ ਤੇ ਬਾਰਵੀਂ ਦੇ ਬਾਅਦ ਉਹਦੇ ਕੋਲ ਜਾਣਾ ਸੀ।

ਬਾਰਵੀਂ ਤੋਂ ਬਾਅਦ ਉਹਦੇ ਕੋਲ ਜਾਣਾ ਸੀ ਮੈਂ ਤੇ। ਚੱਲ ਜਾ

ਹਮ ਹੋਰ

ਮਾਮਾ ਸਿਹਤ ਠੀਕ ਆ, ਬੇਬੋ,

ਹੋਰ ਫਿਰ ਵਧੀਆ ਭਰਾ।

ਮੰਮਾ, ਮੰਮਾ ਦਾ ਢਿੱਡ ਘਟਿਆ ਕਿ ਨਹੀਂ ਓਢਾ ਹੀ ਆ।

ਮੰਮਾ ਨੂੰ ਹੋਰ ਬਰਗਰ-ਟਿੱਕੀਆਂ ਖਵਾਇਆ ਕਰ ਤੂੰ।

ਹਮ ਘੱਟ ਜਾਂਦਾ ਉਹਦੇ ਨਾਲ।

ਬਸ ਬਸ ਠੀਕ ਆ।

ਫਿਰ ਸੁਨੀਤਾ ਦੀਦੀ ਵਾਲੇ number ਤੋਂ ਕਰੇਂਗਾ ਬਾਅਦ ਚੋਂ ਗੱਲ ਕੱਲ੍ਹ ਜਾਂ ਸਵੇਰੇ?

ਆਹ ਸਾਡੇ ਦੂਜੇ number ਤੇ phone ਕਰ ਲਈ। ਦੂਸਰਾ number ਕਿਹੜਾ ਪਾਪਾ ਵਾਲਾ?

ਕੈਮ ਆਂ। ਸਾਰੇ ਵਧੀਆ। ਹੋਰ ਸਾਰੇ ਠੀਕ ਠਾਕ।

ਅੱਛਾ। ਹੁਣ ਕੱਪੜੇ ਨਾ ਲਈ ਭੈੜੇ ਜਿਹੇ। ਇਸ ਵਾਰੀ ਮੈਂ ਕੱਪੜੇ ਕਿਤੋਂ ਵੀ ਨੀ ਲੈਣੇ। ਕੀ ਪਾਉਣਾ ਫਿਰ

Brand ਦੇ ਚੱਕਰਾਂ ਚ ਕੱਪੜੇ ਆਹ brand ਦੀ ਪੈਂਟ ਲਈ ਆ ਜੀ।

ਕੋਈ ਚੱਜ ਦੇ ਕੱਪੜੇ ਨੀ ਲਏ ਐਵੇਂ ਲੱਗੇਂਗਾ ਭੈੜਾ ਜਿਹਾ। ਭਰਾ ਮੈਂ ਚੱਜਦੇ ਉਹ ਲੈਣ ਦੇ ਸੋਚਦਾ ਸੀ। ਹਮ ਫਿਰ ਕੀ ਹੋਇਆ? ਫਿਰ ਕੀ ਮੰਮਾ ਨੇ ਸਰਟ ਲੈ ਫਿਰ ਵੱਡੀ ਸਹੇਲੀ ਨੇ ਪਸੰਦ ਕਰਤੇ ਸਰਟ ਵਾਲੇ।

ਵੱਡੀ ਸਹੇਲੀ ਨੇ ਸਰਟ ਵਾਲੇ ਪਸੰਦ ਕਰ ਦਿੱਤੇ। ਉਹ ਜਾ ਭਰਾ। ਤੇ ਹੋਰ ਮੰਮੀ ਸਹੇਲੀ ਹੁੰਦੀ ਸਭ ਤੋਂ ਪਹਿਲਾਂ ਵੱਡੀ ਸਹੇਲੀ ਉਹੀ ਹੁੰਦੀ।

ਮੰਮੀ ਨੇ ਸਰਟ ਲੈ ਦਿੱਤੀ

ਹਮ ਵਧੀਆ ਬਸ ਯਾਰ ਅਮਨ ਮੇਰੇ ਹੱਥ ਤਾਂ ਬੜੇ ਖ਼ਰਾਬ ਜਿਹੇ ਹੋ ਗਏ ਆ ਪਤਾ ਨੀ ਕਿਉਂ ਉਹ ਤੇ dust ਪੈਂਦੀ ਹੱਥਾਂ ਚ ਤੁਸੀਂ ਗੰਦ ਹੀ ਬੜਾ ਪਾਇਦਾ ਹੋਣਾ ਉੱਥੇ। ਚੱਲ ਦੁਕਾਨ ਸਾਫ਼ ਆ ਓਦਾਂ ਬਾਹਰੋਂ ਤੈਨੂੰ ਪਤਾ ਗੱਡੀਆਂ ਵਗ਼ੈਰਾ ਚੱਲਦੀਆਂ ਰਹਿੰਦੀਆਂ dust ਉੱਡ ਉੱਡ ਕੇ ਬੜੀ ਆਉਂਦੀ ਆ।

ਹੋਰ ਫਿਰ ਮੇਰੇ ਹੱਥਾਂ ਚ ਤਲੀਆਂ ਚ ਨਾ ਦਾਣੇ ਜਿਹੇ ਹੋ ਗਏ ਆ, ਅੰਦਰ ਬਾਹਰ ਨੀ ਜਿੱਦਾਂ skin ਦੇ ਅੰਦਰ ਹੁੰਦੇ ਆ।

ਤੇ ਹੋਰ ਭਟੂਰੇ ਭਟੂਰੇ, ਨਾਨ, ਗੋਲਗੱਪੇ ਮੋਮੋਸ ਖਾਦੇ ਇੱਕ ਦਿਨ ਲਿਆ ਕੇ।

ਹੋਰ ਜੇ ਮੋਟੀ ਹੋ ਗਈ, ਲੈਣ ਕੌਣ ਗਿਆ ਸੀ? ਲੈਣ ਕੌਣ ਗਿਆ ਸੀ?

ਉਏ ਉੱਥੋਂ ਹੀ ਲਏ ਨਾ ਸ਼ਹਿਰੋਂ ਹੀ ਭੋਲਾ ਕੋਲ

ਹੋਰ ਨਹੀਂ ਬੁਲਟ ਮਾਮਾ ਉੱਥੇ ਹੀ ਲੱਗਾ ਹੁੰਦਾ। ਮੈਨੂੰ ਪੈਦਲ ਭੇਜਿਆ ਸੀ ਹੈਂ, ਉਦੋਂ ਕੁਛ ਹੈ ਹੀ ਨੀ ਸੀ ਵੈਸੇ। ਨਾਲੇ ਹੈ ਵੀ ਨੀ ਉਦੋਂ ਬੁਲਟ ਉੱਥੇ ਸੀ ਚੰਡੀਗੜ੍ਹ। ਮੈਨੂੰ ਕਿਹੜਾ ਚਲਾਉਣੇ ਆਉਂਦਾ। ਹਮ ਠੀਕ ਹੈ।

ਤੇ ਹੋਰ ਲੈ ਉਹਦਾ ਕੀ ਆ bike ਵਾਂਗੂ ਚਲਾਉਣਾ ਹੁੰਦਾ ਜਿੱਦਾਂ ਦੂਸਰੀ bike ਚੱਲਦੀ ਆ।

ਇੱਕ ਵਾਰੀ ਚਲਾ ਲਿਆ ਤੇ ਤੇਰਾ ਉੱਤਰ ਜਾਣਾ।

ਚਲਾਵਾਂਗੇ ਉਹ ਕਦੇ। ਘੁੰਮਣ ਘੁੰਮਾਉਣ ਨੂੰ ਤਾਂ ਥਾਰ ਰੱਖੀ ਹੈ, ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ।

ਸੁਰ ਨੀ ਲੱਗਾ ਯਾਰ ਗਾਣੇ ਦਾ ਸੁਰ ਕਿੱਥੇ ਲੱਗ ਹੋਰ ਫਿਰ ਤੈਨੂੰ ਪਤਾ ਫਿਰ ਸੁਰ ਕਿੱਥੇ ਲੱਗਣੇ ਸੁਰ ਵਿਗੜੇ ਪਏ ਹੁਣ। ਆ ਗਿਆ ਅਕਾਸ ਭਈਆ? ਅਕਾਸ ਭਈਆ ਮੇਰੇ ਖਿਆਲ ਨਾਲ ਉੱਪਰ ਗਿਆ ਛੱਤ ਤੇ।

ਉਹ ਨੱਨੀ ਠੀਕ ਹੈ ਨੱਨੀ

ਅੱਛਾ।

ਵਧੀਆ ਇਹ ਕਿੱਥੇ ਟੇਢੀ ਟੇਢੇ

ਕੌਣ? ਟੇਢੇ ਮੂੰਹ ਵਾਲੀ ਚਕਰੀ। ਇੱਥੇ ਹੀ ਹੋਣੀ ਆਂ ਭਰਾਵਾ

ਇੱਧਰ ਮੇਰੇ ਦੋਸਤ ਸੀ

ਉਹ ਇੱਕੋ ਜਗ੍ਹਾ tuition ਪੜ੍ਹਦੇ ਆ ਨਾ।

ਉਹ ਮੈਨੂੰ ਗੱਲ ਸੁਣਾਇਆ ਕਰਦਾ ਸੀ ਕਿ ਅਸੀਂ ਗਏ ਉੱਥੇ ਗੋਲ ਗਪ

ਤੇ ਉੱਥੇ ਅਸੀਂ ਭਾਈ ਦੇਖਿਆ ਏਦਾਂ ਉੱਥੇ ਹੱਥ ਹੁੱਥ ਮਾਰ ਕੇ

ਤੇ ਏਦਾਂ ਕਰ ਲਿਆ ਹੱਥ ਬਾਹਰ ਇੰਨੇ ਛਿੱਤਰ ਖਾਏਗਾ ਉਏ ਬਦਤਮੀਜ ਜਿਹਾ।

ਅਸੀਂ ਖਾਣ, ਅਸੀਂ ਖਾਣ ਲੱਗੇ ਸੀ ਤੇ ਨਾਲੇ ਪਿੱਛੇ ਮੁੜ ਕੇ ਨਾਲ ਹੀ ਉਹਨੂੰ ਮਸਾਲਾ ਜ਼ਿਆਦਾ ਲੱਗ ਗਿਆ ਹੋਣਾ ਵਾਂ ਤਾਂ ਕਹਿੰਦੇ ਹੋਣੇ ਅਸੀਂ ਨੀ ਖਾਣਾ ਫਿਰ ਅਸੀਂ ਖਾਧੇ ਹੀ ਨੀ। ਠੀਕ ਆ।

ਇੱਕ ਵਾਰੀ ਵੀ ਕਾਸੀ ਅਮਨ ਮੈਂ ਤੇ ਉਹ ਗੋਲਡੀ ਵੀਰ ਆਉਂਦੇ ਸੀ ਬਟਾਲਿਓ ਵਾਪਸ ਉਹ ਜਿੱਥੇ ਲੋਹੇ ਵਾਲਾ ਪੁੱਲ ਜਿਹਾ ਨੀ ਬਣਿਆ ਹੁਣ ਵੱਡਾ।

ਉੱਥੇ ਗੋਲਗੱਪਿਆਂ ਦੀ ਰੇੜੀ ਲੱਗਦੀ ਆ ਨਾ। ਗੋਲਡੀ ਵੀਰ ਪਹਿਲਾਂ ਪਤਾ ਨੀ ਕੀ ਆਪਾਂ ਮੇਰੇ ਖਿਆਲ ਨਾਲ ਬਰਗਰ ਖਾਧਾ ਸ਼ਾਇਦ ਦੁਕਾਨ ਜਿਹੜੀ ਲਾਗੇ ਸੀ ਫਿਰ ਸਾਡਾ ਗੋਲਗੱਪੇ ਖਾਣ ਦਾ ਮਨ ਕੀਤਾ ਹਨਾ। ਆਪਾਂ ਗੋਲਗੱਪੇ ਖਾ ਕੇ ਹਟੇ ਹਜੇ ਤੇ ਕੀ ਹੋਇਆ ਭਾਈ ਨੂੰ ਬੜੀਆਂ ਛਿੱਕਾਂ ਆਈਆਂ ਹਨ ਇੱਕ ਦਮ ਕਿੱਦਾਂ ਹੀ। ਦੇ ਛਿੱਕ ਤੇ ਛਿੱਕ ਆਈ ਉਹਦਾ ਮੇਰੇ ਖਿਆਲ ਨਾਲ ਨੱਕ ਵਗ ਗਿਆ ਸ਼ਾਇਦ ਉਹ ਨਾਲ ਹੀ ਰੇੜੀ ਤੋਂ ਪਰਲੀ side ਹੋਇ ਆਪਾਂ ਹਜੇ ਖਾ ਕੇ ਹਟੇ ਸੀ ਆਪਾਂ ਰੁੱਕ ਗਏ ਇੱਧਰ ਸਮਾਨ set ਕਰਨ ਦੇ ਉਹਦਾ ਛਿੱਕਾਂ ਨਾਲ ਨੱਕ ਵਗ ਗਿਆ।

ਤੇ ਨੱਕ ਪੂੰਜ ਕੇ ਨਾ ਤੇ

ਏਦਾਂ ਹੀ ਪੂੰਜ ਕੇ ਤੇ ਫਿਰ ਲੋਕਾਂ ਨੂੰ ਗੋਲਗੱਪੇ ਦੇਣੇ start ਕਰ ਦਿੱਤੇ ਗੰਦੇ ਜਿਹੇ ਨੇ। ਤਾਂ ਤੁਸੀਂ ਖਾ ਲਏ ਆ।

ਆਪਾਂ ਜਦੋਂ ਪਹਿਲਾਂ ਖਾ ਲਏ ਨਾ ਆਪਾਂ ਆਪਣਾ ਸਮਾਨ set ਕਰਨ ਲੱਗ ਗਏ ਸਕੂਟੀ ਤੇ ਸੀ ਮੈਂ ਤੇ ਗੋਲਡੀ ਵੀਰ। ਦੇਖਦੇ ਦੇਖਦੇ ਜਦੋਂ customer ਹੋਰ ਆਏ ਤੇ ਉਹ ਆ scene ਪੈ ਗਿਆ ਉਹਦਾ ਛਿੱਕਾਂ ਨਾਲ ਉਹਦੇ ਨ ਨੱਕ ਵਗਣ ਲੱਗ ਗਿਆ।

ਫਿਰ ਉਹਨੇ ਫਿਰ ਉਹਨੇ ਆਪਣੀ ਸਰਟ ਨਾਲ ਏਦਾਂ ਕੋਲਰ ਤੋਂ ਕੋਲਰ ਤੋਂ ਸਾਫ਼ ਕਰਕੇ ਗੋਲਗੱਪੇ ਗੋਲਗੱਪੇ ਦੇਣ ਤੇ ਤੇਰੇ ਨਾਲ ਕਦੇ ਏਦਾਂ ਹੋਇਆ ਤੁਸੀਂ ਗੋਲਗੱਪੇ ਖਾਇਆ ਕਰਦੇ ਤੇ ਉੱਥੇ ਕੋਈ ਭਾਈ ਏਦਾਂ ਸੀ unhygienic ਮੇਰੇ ਨਾਲ ਨੀ ਏਦਾਂ ਹੋਇਆ। ਉਹ ਹੁੰਦਾ ਹੋਣਾ ਤੁਹਾਨੂੰ ਕੀ ਪਤਾ ਚੱਲਣਾ।

ਨਹੀਂ ਜਿਹੜਾ ਦੂਜਿਆਂ ਨੂੰ ਏਦਾਂ ਗੋਲਗੱਪੇ ਦੇ ਸਕਦਾ ਤੇ ਤੁਹਾਨੂੰ ਨੀ ਦਿੱਤੇ ਹੋਣੇ ਉਹਨੇ ਏਦਾਂ ਹੀ। ਆਹ ਪਰ ਨਹੀਂ ਸਾਡੇ ਤੋਂ ਬਾਅਦ ਚ ਹੋਇਆ ਪਹਿਲਾਂ ਦਾ ਕੀ ਦੇਖਿਆ ਤਾਂ ਨੀ ਨਾ, ਦੇਖਿਆ ਏਦਾਂ ਖਾਧਾ ਜਾਂਦਾ ਕੋਈ ਗੰਦਾ ਜਿਹਾ। ਹਾਂ ਕੀਤਾ

ਹੋਰ ਫਿਰ ਬਸ ਵਧੀਆ ਤੂੰ ਸੁਣਾ।

ਤੇਰੇ ਨਾਲ scene ਆ ਹੋਣਾ ਤੁਹਾਡੇ ਜਿਹੜੇ ਇੱਥੇ ਮੋਮੋਸ ਦੀ ਰੇੜੀ ਲਾਂਦੇ ਆ ਉਹ ਵੀ ਏਦਾਂ ਦੇ ਹੀ ਆ ਗੰਦੇ ਜਿਹੇ। ਉਹ ਜਿਹੜੀ ਮੋਮੋਸ ਦੀ ਰੇੜੀ ਲਾਉਂਦਾ ਵਾ ਨਾ

ਹਨਾ ਉਹ ਤੱਕ ਦੇ ਮੁੰਡੇ ਉੱਥੇ ਤੋਂ ਆਉਂਦੇ ਖਾਣ, ਇੰਨੇ ਉਹਦੇ ਹੋਰ ਫਿਰ ਬਸ ਵਧੀਆ

ਬੁਲਟ ਚਲਾਉਣਾ ਸਿਖਾਈ ਠੀਕ ਆ।

ਬੁਲਟ ਚਲਾਉਣਾ ਸਿਖਾ ਦੇਵਾਂਗੇ ਭਰਾ। ਹੋਰ ਫਿਰ? ਵਧੀਆ ਬਸ ਰੂਪਾ ਬੜਾ ਯਾਦ ਕਰਦਾ ਤੈਨੂੰ ਅੜਿਆ। ਰੂਪਾ ਕਹਿੰਦਾ ਉਹ ਨੀ ਆਇਆ ਲੱਡੂ। ਆਇਆ ਕਹਿੰਦਾ ਮੁਹੱਲੇ ਦੇ ਬੱਚੇ ਵੀ ਬੜਾ ਯਾਦ ਕਰਦੇ ਭੋਲ ਨੂੰ। ਮੁਹੱਲੇੇ ਦੇ ਬੱਚੇ। ਤੈਨੂੰ ਕਾਕਾ ਨਾਂ ਕਿਹਨੇ ਪਾਇਆ ਸੀ, ਜੋਹਨੀ ਨੇ ਪਾਇਆ ਸੀ ਹਨਾ। ਕਿਹੜਾ ਜੋਹਨੀ ਭਲਾਂ?

ਮੈਨੂੰ ਲੱਗਿਆ ਇਹ ਜੋਹਨੀ ਉਹ ਭੋਲੂ